ਹਮ ਉਹ ਤੇ ਸਮਝਦੀ ਨਹੀਂ ਏ ਕਿ ਮੈਂ ਭਈ ਇੱਦਾਂ ਕਰਾਂ ਉਹ ਨੀ ਸਮਝਦੀ ਉਹ ਤੇ ਕਹਿੰਦੇ ਕਵਾਉਂਦੀ ਵੀ ਨੀ ਚੱਕ ਕੇ ਉਹਨਾਂ ਨੂੰ ਭੀ ਚੱਲ ਕਵਾ ਈ ਲਵਾਂ ਮੈਂ।

ਸੱਸ ਤੇ ਬਥੇਰੀ ਚੰਗੀ ਆ ਗਾੜੀ ਨੂੰਹ ਵੀ ਚੰਗੀ ਹੋਵੇ ਤੇ ਫੇਰ ਹੀ ਆ ਭੈਣਾਂ ਕਿ ਕਰਨਾ ਫੇਰ।

ਆਹੋ ਕੱਲ, ਆਹੋ ਤੇ ਕਹਿਣ ਦਈ ਸੀ ਗਈਂ ਹਾਂ ਮੈਂ ਇਹਦੇ ਕੋਲ ਸ਼ੈਰੀ ਕੋਲ ਸ਼ਾਵਉ ਠੀਕ ਨੀ ਹੀ ਦੋਤੇ ਵੱਲੋਂ ਕਹਿਣ ਦਈ ਸੀ ਭੀ ਸ਼ਾਵਉ ਠੀਕ ਨੀ ਤੇ ਕਹਿੰਦੀ ਹਾ। ਮੈਂ ਹਾਂ ਚੱਲ ਜਾਣਾ ਹੀ ਆ ਤੇ ਕਹਿੰਦੀ ਮੈਂ ਹਲੇ ਜਾ ਕੇ ਖਲੋਤੀ।

ਮਗਰੋਂ ਕਹਿੰਦੀ ਆਗਿਆ ਤੇਰੇ ਪਾਜੀ ਦਾ ਫੋਨ ਤੇ ਕਹਿੰਦੀ ਕਹਿੰਦਾ ਭੀ ਆਜਾ ਮੈਂ ਹਸਪਤਾਲ ਜਾਣਾ ਵਾ ਅੱਖਾਂ ਦਾ ਕਰਨਾ। ਅੱਛਾ।

ਤੇ ਮੈ ਫੇਰ ਕਿ ਹੋਇਆ? ਤੇ ਕਹਿੰਦੀ ਫਿਰ ਉੱਥੇ ਅੱਖਾਂ ਉਖਾ ਚੈੱਕ ਕਰਾਈਆਂ ਤੇਰੇ ਪਾਜੀ ਦੀਆਂ ਉੱਥੇ ਕਹਿੰਦੀ ਕਿੰਨੇ ਪੈਸੇ ਲੱਗ ਗਏ ਤੇ ਪੈਸੇ ਤੇ ਮੈਂ ਫੇਰ ਲਗਣੇ ਹੀ ਆ ਪੈਸੇ ਤੇ ਜਿੱਥੇ ਮਰਜੀ ਡਾਕਟਰਾਂ ਤੇ ਜਿੰਨੇ ਮੰਗਣੇ ਓੰਨੇ ਦੇਣੇ ਪੈਣੇ ਆ।

ਆਹੋ, ਪੈਸੇ ਤੇ ਚੱਲ ਲਗਦੇ ਹੀ ਆ ਹੁਣ ਜਿੱਥੇ ਜਾਈਏ ਪੈਸੇ ਤੋਂ ਬਿਨਾ ਥੋੜੀ ਕੋਈ ਜਾ ਸਕਦਾ।

ਆਹੋ ਤੇ ਉਹ ਕਹਿੰਦੇ।

ਆਹੋ ਤੇ ਕਹਿੰਦੀ ਪੈਸੇ ਕਿੰਨੇ ਈ ਲੱਗ ਗਏ ਤੇ ਕਹਿੰਦੀ ਮੈਂ ਹਾ ਚੱਲ ਕੋਈ ਨੀ ਲੱਗ ਗਏ ਤੇ ਹੁਣ ਫੇਰ ਲਗਣੇ ਹੀ ਹੁਣ ਕਹਿੰਦੀ ਪਰੇਸ਼ਨ ਕਰੋਣਾ ਵਾ ਮੈਂ ਤੇ ਉਹ ਡਇ ਹੀ ਗੱਲਾਂ ਦਸਣ ਆਣਕੇ ਕਰਨ ਡੀ ਹੀ ਲਾਗੈ।

ਪਰੇਸ਼ਨ ਤੇ ਹੁਣ ਹੋਣਾ ਹੀ ਆ ਤੇ ਫੇਰ ਪੈਸੇ ਵੀ ਵਾਦੁ ਲਗਣੇ ਆ ਪੈਸਿਆਂ ਤੋਂ ਤੇ ਬਿਨਾ ਕੁੱਛ ਵੀ ਨਹੀ ਆ। ਆਹੋ ਤੇ ਕਹਿਣ ਡੀ ਭੀ ਚੱਲ ਕਹਿੰਦੀ ਚੱਲ ਕਰਦੀਂ ਮੱਦਦ ਥੋੜੀ ਜਹੀ ਦੋ ਹਜ਼ਾਰ ਰੁਪਏ ਦੀ ਜੇ ਤੇਰੇ ਕੋ ਹੋ ਜਾਣਗੇ ਤੇ ਮੈਂ ਹਾ ਕੀ ਭੈਣਾਂ ਮੇਰੇ ਕੋਲ ਕਿੱਥੋਂ ਆਏ ਹੱਲੇ। ਤੇ ਮੈਂ ਹਾ ਜੇ ਹੋ ਜਾਣਗੇ ਤੇ ਮੈਂ ਜਰੂਰ ਤੈਨੂੰ ਰੁਪਈਆ ਭਾਵੇਂ ਹਜਾਰ ਹੀ ਦਵਾਂ ਜਰੂਰ ਦਊਂਗੀ। ਆਹੋ, ਚੱਲ ਕਰ ਦੀਂ ਮਦਦ ਫੇਰ ਕਿ ਹੈ। ਆਹੋ ਤੇ ਕਹਿੰਦੀ ਭਾਵੇਂ ਹਜਾਰ ਰੁਪਈਆ ਹੀ ਦਊਂ ਤੇ ਮੈਂ ਤੈਨੂੰ ਭਾਵੇਂ ਹਜਾਰ ਹੀ ਦਵਾਂ ਤੇ ਦਊਂਗੀ ਜਰੂਰ ਮੈਂ ਆਖਿਆ ਮੇਰੇ ਕੋਲ ਤੈਨੂੰ ਪਤਾ ਆਪ ਸਰਕਲ ਬੜਾ ਇੱਦਾਂ ਹੀ ਆ ਕੰਮ ਕਾਰ ਤੈਨੂੰ ਪਤਾ ਕਿੰਨਾ ਕ ਚੱਲਦਾ ਵਾ ਕਿਤੇ। ਆਹੋ ਕੱਮ ਕਾਰ ਹੈ ਨੀ ਲੱਬਣ ਡਿਆ ਲੋਕਾਂ ਨੂੰ।

ਦਿਹਾੜੀ ਦਾਰ ਬੰਦਿਆਂ ਤੋਂ। ਲੋਕੀ ਏਦਾਂ ਤੁਰੇ ਫਿਰਨ ਡੇ ਆ ਸਾਰੇ ਵੇਹਲੇ।

ਹਮ ਕਿਦੇ ਨਾ ਭੋਲੀ ਉੱਤੋਂ ਨੂੰਹ, ਨੂੰਹ ਵੀ ਉੱਦਾਂ ਦੀ ਐ। ਹੁਣ ਨਹੀਂ ਤੇ ਨੂੰਹ ਚੰਗੀ ਹੋਏ ਤੇ ਬੰਦਾ ਬਵੇ ਈ ਉੱਥੇ ਤੇ ਖਲੋਵੇ ਤੇ ਨਾਲੇ ਗੱਲ ਬਾਤ ਕੋਈ ਕਰੇ।

ਚੱਲ ਫੇਰ ਕਿ ਕਰਨਾ ਆ। ਹਾਂ।

ਹੋਰ, ਠੀਕ। ਆਹੋ। ਪਿੱਛੇ ਆਵਾਜ਼ ਜੀ ਕਾਦੀ ਆਉਣ ਡੀ? ਕਾਹੇ ਦੀ ਵੀ ਨੀ, ਉੱਦਾਂ ਈ ਆ ਹਾਂ ਹਮ ਤਾਂ ਕਰ ਕੇ। ਹੋਰ? ਆਹੋ ਆਈ ਸੀ ਵਿਚਾਰੀ ਤੇ ਚੱਲ ਮੈਂ ਹਾਂ ਕੋਈ ਨੀ ਮੈਂ ਹਾਂ ਕੋਈ ਨੀ ਬਹਿ ਜਾਨੇ ਆ ਘੜੀ। ਠੀਕ ਐ ਚੰਗਾ ਫੇਰ ਮੈਂ ਕਰਦੀ ਬਾਅਦ ਵਿਚ ਫੋਨ।

ਆ ਵਾਲਾ ਫੋਨ ਉਪਰ।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

ਬਾਕੀ ਗੱਲ ਬਾਤ ਬਾਰੇ ਸ਼ੁਰੂ ਹੋ ਗੇ ਮਿਲ ਤਾਂ ਹੋ ਗਏ ਸੀਗੇ ਹੋਰ ਫੇਰ ਕਿ ਕਰਦੇ ਹੁਣੇ ਓ ਅੱਜਕਲ ਕਿ ਕਰਦੇ ਹੁੰਦੇ ਓ ਅੱਜਕਲ ਸੇਹ ਨਹੀਂ ਹੇਗੀ ਕਹਿੰਦੇ ਆ ਨਾ ਫੇਰ

ਅੱਛਾ ਕੋਈ ਨੀ ਕਰਦਾ ਪਸੰਦ ਐਨੇ ਮਾੜੇ ਹਲਾਤ

ਤੇਰਾ ਤਾਂ ਫਿਰ ਵੀ ਦੂਜੇ ਨਾਲ ਘੱਟ ਈ ਆ ਤੇਰੀ

ਮਾਮੇ ਨੂੰ ਬਾਲਾ ਪਸੰਦ ਕਰਦੇ ਆ ਨਾ ਹੈ ਨਾ

ਮਾਮੇ ਨੂੰ ਬਾਲਾ ਪਸੰਦ ਕਰਦੇ ਏ ਨਾ ਮੈ ਖਾ ਕਿਹਨੂੰ ਸੁਨੇਹਾ ਮਾਤ ਕਰਨਾ ਯਾਰ ਇੰਸਟਾਗ੍ਰਾਮ ਮੈਨੂੰ

ਕੌਣ ਮੈਨੂੰ ਤਾਂ ਨੀਂਦ ਆਈ ਜਾਂਦੀ ਏ

ਨੀਂਦ ਆਈ ਜਾਂਦੀ ਹੇਗੀ

ਪੂਰੀਆਂ ਕਰਾਂਗੇ ਪੂਰੀਆਂ ਕੋਈ ਨਾ ਪਾਣੀ ਦੇ ਛਿੱਟੇ ਮਾਰ ਲੈ ਤੜਕੇ ਤੂੜੀ ਪਾਣ ਜਾਣਾ

ਤੂੜੀ ਪਾਣ ਕੱਲ ਨੂੰ ਪਹਿਲੇ ਦਿਨ ਜਾਣਾ ਅੱਛਾ ਮੈ ਤਾਂ ਆਪ ਅੱਜ ਨੂੰ ਅੱਧਾ ਦਿਨ ਕੱਲ ਨੂੰ ਪੂਰਾ ਦਿਨ ਕਿੰਨੇ ਬੰਦੇ ਹੋ ਤੁਸੀਂ

ਬਾਲਾ ਵੱਡਾ ਕਿਲ੍ਹਾ

ਸੱਤ ਸੱਤ ਇਕ ਇਕ ਪਾਸੇ ਅੱਠ ਨੇ ਇਕ ਪਾਸੇ ਸੱਤ ਹਮ ਵਧੀਆ ਦਿਹਾੜੀ ਬਣ ਜਾਂਦੀ ਹੋਰ ਊਂ ਵੀ ਬੇਹਲੇ ਫਿਰਦੇ ਰਹਿਣੇ ਆ ਅਜੇ ਕੇਹੜਾ ਦਾਖਲਾ ਭਰਾਂਗੇ ਵਧੀਆ ਵਧੀਆ

ਇਕ ਦਿਨ ਚ ਕਿੰਨੀਆਂ ਪਾ ਦੇਣੇ ਓ ਵੱਧ ਤੋਂ ਵੱਧ ਕਿੰਨੀਆਂ ਪਾਈਆਂ ਨੇ ਅੱਜ ਅੱਧੀ ਦਿਹਾੜੀ ਚ ਪੱਚੀ ਪਾਇਆ ਸੀ ਛੀ ਘੰਟਿਆਂ ਚ ਸਾਰੇ ਦਿਨ ਚ ਕਿੰਨੀਆਂ ਪਾਇਆ

ਹੋਰ ਕੌਣ ਹੁੰਦੈ ਵੇਹੜੇ ਚ ਹੁੰਦੇ ਨੇ ਸਾਰੇ ਵੇਹੜੇ ਚੋ ਹੀ ਨੇ ਹਾਂ ਨਾ ਵੇਹੜੇ ਦੇ ਹੀ ਨੇ ਹਾਂ ਚਲੋ ਵਧੀਆ ਹੋਰ ਮੈ ਬੇਹਲੇ ਫਿਰਦੇ ਰਹਿਣੇ ਆ

ਕਰਮ ਨੂੰ ਐਂ ਕਹਿ ਦੇਈਂ ਯਰ ਉਹਦੇ ਦੀ ਵੀ ਹੈ ਨੀ ਵੀ ਹੈ ਨੀ ਕੋਈ ਨਾ ਕਹਿਦਾਂਗਾ

ਹਾਂ ਹਾਂ ਹੋਰ